ਮੈਨੂੰ ਵੀ ਲੈ ਚਲ ਮੈਂ ਵੀ

ਮੈਂ ਮੈਂ ਤੂੰ ਨਾ ਰਹਿ ਜੀ ਪਿੱਛੇ ਤੂੰ ਵੀ ਮਿਲ ਜਾ ਆਜਾ

ਤੇ ਗੁਰ ਮੁਲਾਕਾਤ ਲਿਖਾਈ

ਤੇ ਆਹ ਜਦੋ ਉਹਨੂੰ ਕੇ ਦੇਣੀ ਨਾਲੇ ਲੂਕਾ ਕੇ

ਤੇ ਰੱਬਾ ਰੱਬਾ ਕੀਤੇ ਟੈ ਟੈ ਹੋਵੇ

ਹਏ ਨਾਲੇ ਲੈ ਤੂੰ ਆਖਣਾ ਝਾਈ ਸੋਖੀ ਹੁੰਦੀ

ਤੇ ਉਹ ਬਹਿਣਾ ਆਖੇ ਹਏ ਨੀ ਮੈਨੂੰ ਤੇ ਹੋਰ ਤਰਾਹ ਹੋ ਗਿਆ ਦਿਲ ਨੂੰ

ਤੇ ਉਹ ਆਹੋ ਓਹਨੂੰ ਮੇਰਾ ਨੀ ਦੇਣਾ ਆਹ ਮੈਨੂੰ ਚੁੱਕੇ

ਕਹੇ ਅਹੀ ਚੱਲ ਮੈਂ ਤੈਨੂੰ ਪੁੱਤ ਉਥੇ ਚਣੇ ਦਿੰਦੇ ਹੁੰਦੇ ਚੱਬਣ ਨੂੰ ਭੁੱਜੇ ਤੇ ਇਨੇ ਕੇ

ਲਫਾਫੇ ਚ ਮੈਂ ਕਿਹਾ ਇਨੇ ਕੇ ਚਨੇ ਫੜਾਏ ਮੈਂ ਆਲਾ ਹੁਣ variety ਤੈਨੂੰ ਦਿਤੀ ਆ ਮੈਂ ਹਾਂ ਫੜ ਤੋਹਫ਼ਾ ਦਿਤਾ ਤੈਨੂੰ ਲੈ ਫਰ

ਤੋਬਾ ਤੋਬਾ ਬਾਹਰ ਆਣ ਕੇ ਤੋਬਾ ਤੋਬਾ ਕਰੇ ਓਥੇ ਆਂਦੀ

ਆ ਨੇ ਝਾਈ ਤੂੰ ਕਿੱਧਰ ਆਈ

ਕਹਿੰਦੀ ਤੇਰਾ ਹੀ ਕਮ ਹੀ ਇਥੇ ਮੈਂ ਲਾਲਾ ਤੂੰ ਤਾ ਆ ਵੇਖ ਲੈ ਹੁਣ ਓਹਦਾ ਖਰਾਬ ਹੋ ਗਿਆ ਹੋ ਗਿਆ ਵੀਰੋ ਵੀ ਮੁੜਕੇ

ਨੂੰ ਚੜ੍ਹਗੀ ਕੁੜੀ ਆਪਣੀ ਕੋ ਕੀਨੀ

ਨੂੰ ਦਸੇ ਕਦੀ ਬਹਿਣ ਬੰਟੀ ਨੂੰ ਦਸੇ ਮਾਈ ਨੂੰ ਤੇ ਜਵਾ

ਕਿਤੇ ਇਨੇ ਮਾੜੇ ਹਾਲ ਮੈਂ ਹੈ ਦਸ ਨੁਕਰੇ ਸੋਖੀ ਆ

ਬਈ ਇਨੇ ਵਕਤ ਨੀ ਕਰ ਸਕਦੀਆਂ ਨਹੀਂ ਕਟ ਸਕਦੀਆਂ ਇਹ ਗੱਲ ਮਨਨ ਵਾਲੀ ਆ ਹੁਣ ਤੇ ਮਾੜੀ ਜੀ ਲੜਾਈ ਹੋਵੇ ਤਾ ਚਲ ਜਾਂਦੀਆਂ ਰਮਨ ਤੇ ਕਟ ਕਟ ਕੇ ਆ ਮਾਈ

ਤੇ ਮਾਈ ਨਾਲ ਕੀਤੇ ਧੁਪਾਂ ਕੱਟਣੀਆਂ

ਕਟੋਣਾ ਨਿਆਣਿਆਂ ਨਾਲ ਖਾ ਕੇ ਕਟੋਣਾ ਤੇ ਨਾਲੇ

ਹਏ ਨੀ ਨਿੱਕੇ ਨਿੱਕੇ ਨਿਆਣਿਆ ਵੱਲ ਵੇਖ ਵੇਖ ਕੇ ਮੈਨੂੰ ਰੋਣ ਆਉਣਾ ਨਾਲੇ

ਤੇ ਉਹ ਗੱਲ ਕੀਤੇ ਵਕਤ ਨਾ ਪਾ ਲੈ ਵਡੇ ਕੀਤੇ ਤੇ ਜਾਨ ਘੜੀ ਘੜੀ ਨਾ ਲਾਈ ਜਾਨ ਲੱਗਿਆ ਕੀਤੇ ਹਾਂ

ਪਰੇਸ਼ਾਨੀਆਂ ਤੇ ਨਾਲੇ ਬੜਾ ਅੱਛਾ

ਪੁਰਾਣੀਆਂ ਗੱਲਾਂ ਚੇਤੇ ਆਉਦੀਆੰ ਤਾਂ ਹੋਰ ਤਰ੍ਹਾਂ ਹੁੰਦਾ ਦਿਲ ਨੂੰ ਹਾਂ ਹਾਂ

ਹਾਂ

ਸੁਪਨੇ ਚ ਐਸਾ ਨਾ ਹੋਇਆ